ਚੀਜ਼ਾਂ ਲਿਉਣੀਆਂ ਪਈਆਂ ਹੋਣੀਆਂ ਕਾਜੀ ਮੇਰੇ ਭਰਾ ਨੇ ਲੈ ਆਂਦੀ ਉਹਦੇ ਯਾਰ ਦੋਸਤ ਦੀ ਮਾਸੀ ਆਪਣੀ ਕੋਲ ਰਹਿੰਦਾ ਨਾ ਹਾਂਜੀ। ਯਾਰ ਦੋਸਤ ਬਣੇ ਸੀਗੇ ਤਬਲੇ ਵਾਲਾ ਓਹਨੇ ਲੈ ਆਂਦਾ ਸੀ ਮਾਸੀ ਦਾ ਮੁੰਡਾ ਅ guitar ਆਲਾ ਵੀ ਵਧੀਆ ਇੱਕ ਨਿੱਕਾ ਜਿਹਾ ਮੁੰਡਾ ਵੀ ਆਇਆ ਸੀ ਉਹਦੇ। ਰਿਸ਼ਤੇਦਾਰ ਵੀ ਹੈਗਾ ਪੰਦਰਾਂ ਸੋਲਾਹ ਸਾਲਾਂ ਦਾ ਸੀ ਓਹਨੇ ਗਾਣਾ ਵੀ ਬੜਾ ਵਧੀਆ ਗਾਇਆ ਮਸੀਹ ਜੀ ਦੋ ਆਵਾਜ਼ ਬੜੀ ਵਧੀਆ ਸੀ ਓਹਦੀ। ਹਾਂਜੀ। ਹਾਂਜੀ ਹੋਰ ਹੋਰ ਤੇ ਵਧੀਆ ਮੈਂ ਕਿਹਾ ਰਿਸ਼ਤੇਦਾਰ ਤੁਸੀਂ ਸੱਦੇ ਹੋਣੇ ਸਾਰੇ। ਹਾਂਜੀ ਰਿਸ਼ਤੇਦਾਰ ਨਾਨੀ ਮੇਰੀ ਆਈ ਨਾਨੀ ਨਾਨੀ ਦੇ ਨਾਲ ਇੱਕ ਹੋਰ ਵੀ ਆਈ ਸੀਗੀ ਭਾਬੀ ਲੱਗਦੀ ਸਾਡੀ ਤੇ ਓਹਨਾਂ ਦੇ ਫਿਰ। ਕੋਈ ਫੁੱਫੜ ਮਰ ਗਿਆ ਤੇ ਓਥੇ ਫੇਰ ਗਏ ਸੀਗੇ ਫਿਰ ਬੜੀ ਲੱਗੀ ਸੀ ਓਦਾਂ ਵੈਸੇ ਹਾਂਜੀ ਅ meeting ਬੜੀ ਵਧੀਆ ਸਾਢੇ ਕ ਗਿਆਰਾਂ ਵਜ ਗਏ ਸੀ ਰਾਤੀ ਨੂੰ। ਫੇਰ ਤੇ ਵਧੀਆ ਓਹ ਮੈਨੂੰ ਮਾਸੀ ਨੇ ਫ਼ੋਨ ਕੀਤਾ ਸੀ ਓਹ ਕਹਿਦੇ ਤਿੰਨ ਹੀ ਵੱਜ ਗਏ । ਨਹੀਂ ਨਹੀਂ ਸਾਢੇ ਕ ਗਿਆਰਾਂ ਓਹ ਓਹ। ਸਾਨੂੰ ਸਾਂਭਦੇ ਸੁਭਦੇ ਅਸੀਂ ਫਿਰ ਦਰੀਆਂ ਦੂਰੀਆਂ ਤਹਿ ਕਰਵਾਇਆਂ ਪਾਸਟਰ ਜੀ ਹੁਣਾ ਕੋਠੇ ਤੋਂ ਸਮਾਨ ਵੀ ਲਾਹਿਆ ਓਦਾਂ ਰਾਤ ਸੀ ਫਿਰ ਛੇਤੀ ਕਿੱਥੇ ਲਹਿੰਦਾ ਸਮਾਨ ਮੇਰੇ ਭਰਾ ਨੇ ਵੀ ਸਮਾਨ ਛਡਾ ਕੇ ਫੇਰ ਗਏ ਤਿੰਨ। ਦੋ ਵੱਜ ਗਏ ਸੀ ਦੋ ਵਜੇ ਹੀ ਸੁੱਤੇ ਸੀ ਮੇਰੀ ਸਹੇਲੀ ਵੀ ਨਾਲ ਹੀ ਸੀ ਸੁਹਾਣੀ ਓਹ ਵੀ ਸਾਥ ਬੜਾ ਦਿੰਦੀ ਮੇਰਾ। ਓਹਦੀਆਂ ਓਹ ਜਦੋਂ ਆਏ ਸੀ ਹਾਂਜੀ ਅੱਜ ਕੱਲ ਕੋਈ ਨਹੀਂ ਆਪਣਾ ਹਾਂਜੀ ਓਹ ਕੁੜੀ ਵੀ ਬੜਾ ਕੰਮ ਕਰਾਉਂਦੀ ਰਹੀ ਆ ਮੈਂ ਜਦੋਂ ਤੁਹਾਡੇ ਕੋਲ ਆਈ ਸੀ ਰਹਿਣ ਤੇ ਉਦੋਂ ਵੀ ਮੈਂ ਵੇਹਦੀ ਰਹੀ ਬੀ ਚੱਲ ਤੇਰੇ ਨਾਲ ਨਾਂ। ਕੰਮ ਕਰਾ ਦਿੰਦੀ ਬੰਦਗੀ ਚ ਓਹ ਸਾਰਾ ਹੀ ਦਿਨ ਤੇਰੇ ਨਾਲ ਕੰਮ ਕਰਾਉਂਦੀ ਰਹੀ। ਆਹੋ ਮੈਂ ਵੀ ਉਹਦੇ ਨਾਲ ਕਰਾ ਦਿਨੀਂ ਆ ਨਾਂ। ਹਾਂਜੀ ਫੇਰ ਵਧੀਆ ਹੱਥ ਨੂੰ। ਭਾਜੀ ਦੋਨਾਂ ਬੰਦਗੀ ਕਰਾਈ ਸੀ ਓਹਨੇ ਮੈਨੂੰ ਸੱਦਿਆ ਸੀ ਪਰ ਓਹਨਾਂ ਦੇ ਪਰਾਉਹਣੇ ਆਏ ਸੀ ਘਰ ਮੈਨੂੰ ਸੰਗ ਜਿਹੀ ਲੱਗਦੀ ਸੀ ਮੈਂ ਗਈ ਨਹੀਂ ਫੇਰ ਓਫਣੇ ਗੁੱਸਾ ਕੀਤਾ ਸੀਗਾ। ਆਹੋ ਫੇਰ ਗੁੱਸਾ ਤੇ ਹੁੰਦਾ ਹੀ ਆ ਤੂੰ ਓਹ ਵੀ ਤੇ ਆਉਂਦੀ ਆ ਤੁਹਾਡੇ ਘਰ ਤੂੰ ਵੀ ਤੂੰ ਵੀ ਜਾਇਆ ਕਰ। ਹਾਂਜੀ ਮੇਰੇ ਬੰਦਗੀ ਤੇ ਬੜਾ ਕੰਮ ਕਰਾਇਆ ਮੇਰੇ ਨਾਲ ਰੋਟੀ ਰੁਟੀ ਸਾਰਾ ਸਮਾਂਨ ਅਦਕਰ ਲਸਣ ਮਿਰਚਾਂ grind ਕੀਤਾ। ਲਿਮਕੇ ਵਗੈਰਾ ਵੀ ਲਿਆਂਦੇ ਸੀਗੇ ਤੁਸੀਂ ਗਏ ਨਹੀਂ ਬੰਦਗੀ ਤੇ। ਹਾਨੂੰ ਫੇਰ ਓਹ ਤੁਸੀਂ ਹਾਨੂੰ ਫੇਰ ਕੇਕ ਤੇ ਮੰਮੀ ਦੀ ਤੇ ਮੇਰੇ ਭਰਾ ਨੇ ਆਪਣੀ ਫੋਟੋ ਲਵਾਈ ਸੀਗੀ ਬੜਾ ਵਧੀਆ ਕੇਕ ਸੀਗਾ।

status ਵੇਖੇ ਸੀ ਤੁਸੀਂ ਲਾਏ ਸੀ। ਹਾਂਜੀ ਮੈਂ ਤੇ ਮੇਰੀ ਭੂਈ ਦੀ ਕੁੜੀ ਨੇ ਕੀਤੀ ਸੀ decoration ਸੁਨੀਤਾ ਨੇ। ਹਾਂ ਬਹੁਤ ਸੋਹਣੀ ਸੀ।

ਜੇ ਤਾਂ ਗੁੱਸਾ ਹੈਗਾ ਵਾ ਕੀ ਹੁਣ ਅਸੀਂ ਕਰ ਸਕਦੇ ਚੱਲ ਆਜਾਂਗੇ ਕਿਸੇ ਦਿਨ। ਹਾਂਜੀ ਕੋਈ ਨਹੀਂ ਫੇਰਾ ਮਾਰ ਜਿਓ ਕਿਸੇ ਦਿਨ ਹਾਂਜੀ ਠੀਕ ਜੋ ਹਾਂਜੀ ।

ਮੈਂ ਕੀ ਗੱਲ ਕਰਨ ਲੱਗੀ ਸੀ ਤੁਹਾਡਾ? ਹਾਡੇ ਪੈਣ ਡਯਾ ਹੈਲੋ ਹਟ ਗਿਆ ਹੁਣ ਤੇ ਹਟ ਗਿਆ ਸਾਡੇ ਪੈਣ ਡਯਾ ਥੋੜਾ ਕ ਪਿੰਡ ਦੀ ਥਾਂ ਤੇ ਤੁਹਾਨੂ ਪਤਾ ਹੀ ਆ ਕਣਕਾਂ ਹੁਣ। ਕਣਕਾਂ ਵੀ ਵਢਾਉਂਦੇ ਆ ਵੀ ਕੇ ਬੜਾ ਦੇ ਕਰਕੇ ਲੋਕੀਂ ਛੇਤੀ ਛੇਤੀ ਵਢਾਈ ਵਢਾਈ ਜਾਂ ਡਏ। ਗਿੱਲੀਆਂ ਹੋਣ ਗਿੱਲੀਆਂ ਕਣਕਾਂ ਬਾਅਦ ਚੋ ਹਾਂਜੀ ਸਾਡੇ ਐਥੇ ਪਿੰਡ ਹੀ ਮੰਡੀ ਆ ਨਾ। ਤੇ ਮੰਮੀ ਮੇਰੀ ਵੀ ਓਥੇ ਲੱਗੀ ਰੋਟੀ ਬਣਾਉਣ ਮੰਮੀ ਕਹਿੰਦੀ ਐਵੇਂ ਪੈਲੀਆਂ ਚ ਫਿਰਾਂ ਗੇ ਕਹਿੰਦੀ ਤੁਸੀਂ ਮੈਂ ਕਿਹਾ ਨਿੱਕੇ ਹੁੰਦੇ ਆਪਾਂ ਚੱਲ ਜਾਂਦੇ ਹੁੰਦੇ ਸੀਗੇ ਲੈਣ। ਹੁਣ ਨਹੀਂ ਆਪਾਂ ਜਾਣਾ ਧੁੱਪੇ ਧੁੱਪ ਬੜੀ ਹੁੰਦੀ ਨਾਲੇ। ਹਾਂਜੀ ਧੁੱਪ ਤੇ ਬਹੁਤ ਹੁੰਦੀ ਪਿੰਡਾਂ ਚ ਧੁੱਪੇ ਨਿਕਲਣ ਨੂੰ ਜੀ ਨਹੀਂ ਕਰਦਾ ਹਾਂਜੀ। ਹਾਂਜੀ ਨਾਲੇ ਫੇਰ ਮੰਮੀ ਓਥੇ।

ਕੰਮ ਕੁੱਮ ਕਰਦੇ ਆ ਅੱਜ ਕੰਮ ਕੁੱਮ ਕਰਕੇ ਕੱਪੜੇ ਕੁਪੜੇ ਧੋ ਕੇ ਚਾਦਰਾਂ ਚੁਦਰਾਂ ਧੋ ਕੇ ਸੋਫ਼ੇ ਸਾਫ਼ੇ ਝਾੜ ਕੇ ਝਾੜੂ ਲਾ ਕੇ ਕੰਮ ਕੁੱਮ ਸਾਰ ਕਰਕੇ ਨਹਾ ਨਹੁ ਕੇ। ਕੱਪੜੇ ਹੱਥ ਨਾਲ ਧੋਂਦੇ ਤੁਸੀਂ? ਹਾਂਜੀ ਮਸ਼ੀਨ ਨਹੀਂ ਨਾਂ ਲਈ ਹਜੇ ਸਾਡੇ ਪੈਸੇ ਲਾਹੁਣ ਵਾਲੇ ਦੱਸ ਦੱਸ ਵੀਹ ਹਜ਼ਾਰ ਰੁਪਈਆ ਲਾਹੁਣ ਵਾਲਾ ਵਾ ਭਰਾ ਮੇਰੇ ਦੇ ਇਹਨਾਂ ਪੈਸੇ ਮਾਰੇ ਹੋਏ ਹਾਂਜੀ।

ਹਾਂਜੀ ਐਦਾਂ ਐਦਾਂ ਚਾਲੀ ਚਾਲੀ ਪੰਜਾਹ ਸੱਠ ਹਜ਼ਾਰ ਰੁਪਈਆ ਮਾਰਿਆ ਗਿਆ। ਆਹੋ ਤੇ ਕੋਈ ਐਦਾਂ ਪੈਸੇ ਨਹੀਂ ਨਹੀਂ ਨਾ ਕਿਸੇ ਦੇ ਖਾਨੇ ਚਾਹੀਦੇ। ਰੋਟੀ ਵੀ ਨਹੀਂ ਮਿਲਦੀ ਦੀ ਸਾਨੂੰ ਦੱਸਦਾ ਰਿਹਾ ਵੀ ਰੋਟੀ ਵੀ ਖਾਨੇ ਅਸੀਂ ਰੱਬ ਨੇ ਭਾਜੀ ਚੱਲ ਦੀ ਪੰਦਰਾਂ ਹਜ਼ਾਰ ਇਹ ਵੀਹ ਹਜ਼ਾਰ ਰੁਪਈਆ ਇੱਕ ਵਾਰੀ ਪਵਾਇਆ ਹਾਂਜੀ ਪੈਂਤੀ ਹਜ਼ਾਰ ਰੁਪਈਆ ਇੱਕ ਵਾਰੀ ਪੰਤਾਲੀ ਹਜ਼ਾਰ ਰੁਪਈਆ ਪਵਾਇਆ ਸਾਨੂੰ ਨਹੀਂ ਮੈਂ ਓਹਨੂੰ ਨਹੀਂ ਦੱਸਿਆ ਬੀ ਮੰਮੀ ਮੈਨੂੰ ਪੈਸਿਆਂ ਦੀ ਜਰੂਰਤ ਆ ਫੇਰ ਮੇਰੇ ਜੀਜੇ ਨੇ ਪਾਏ ਪੈਸੇ।

ਦੀ ਸਹੇਲੀ ਜੀ ਦੇ ਉਦੋਂ ਭਾਜੀ ਮੇਰਾ ਕਹਿੰਦਾ ਹੁੰਦਾ ਸੀ ਕੀ ਆਪਣੇ ਭਰਾ ਨੂੰ ਫ਼ੋਨ ਕਰ ਪੈਸੇ ਪੈਸੇ ਮੰਗਣ ਡਯਾ ਜਿਹੜੇ ਕੋਲੋਂ ਮੈਂ ਵਿਆਜੀ ਚੁੱਕ ਕੇ ਦਿੱਤੇ ਆਹੋ ਤੇ ਪੈਸੇ ਕਿਹੜੇ? ਇਹ ਵਿਆਜੀ ਵਿਆਜ ਪਤਾ ਕਿੰਨਾ ਹੁੰਦਾ? ਹਮ ਅੱਗੇ ਜਦੋਂ ਅਸੀਂ ਕਮਰੇ ਪਾਏ ਸੀਗੇ ਪੰਜਾਹ ਹਜ਼ਾਰ ਰੁਪਈਆ ਚੁੱਕਿਆ ਸੀਗਾ। ਹਾਂਜੀ ਪਿੰਡਾਂ ਚ ਤੇ ਚੱਲ ਦੇ ਵੀ ਦਿੰਦੇ ਤੇ ਸ਼ਹਿਰ ਵਾਲੇ ਚੀਜ਼। ਵਿਆਜ ਬੜਾ ਛੇ ਰੁਪਈਏ ਵਿਆਹ ਵਾ ਹਾਂਜੀ ਹਾਂਜੀ ਛੇ ਪੈਸੇ ਮਾਰੇ ਗਏ ਤੇ ਬਾਅਦ ਚੋਂ ਦੋ ਇੱਕ ਸਾਲ ਐਦਾਂ ਹੀ ਐਦਾਂ ਗਿਆ।

ਘਰ ਦਾ ਖਰਚ ਆਵਾਜ਼ ਨਹੀਂ ਆਉਂਦੀ ਤੁਹਾਡੀ ਸਹੀ ਹੈਲੋ ਹੈਲੋ ਹੈਲੋ ਡੈਡੀ ਘਰ ਦਾ ਖਰਚਾ। ਹੈਲੋ ਹੈਲੋ।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

ਹੈਲੋ। ਹੈਲੋ, ਹੋਰ ਦੀਦੀ ਕੀ ਹਾਲ ਐ?

ਠੀਕ ਆ ਹੋਰ ਕੀ ਬਣਨ ਦਿਆਂ। ਕੁਸ ਨੀ ਰੋਟੀ ਰਾਟੀ ਪਕਾ ਕੇ ਹਟੇ ਆ।

ਨਹੀਂ ਅਜੇ, ਕੁੜੀਆਂ ਠੀਕ-ਠਾਕ ਆ ਜਾਂਦੀਆਂ ਸਕੂਲ। ਆਹੋ ਜਾਂਦੀਆਂ। ਹਮ ਸੋਗੀਆ ਹੁਣ ਤੇ। ਕੀ ਕਰਨ ਡੇਈ ਏ।

ਹਮ ਨਿਆਣੇ ਸੌ ਗਏ? ਸੌ ਗਈਆਂ।